ਇਸ ਤਸਵੀਰ ਦੇ ਵਿੱਚ ਸਾਨੂੰ ਕੁਝ ਬੱਚੇ ਸਕੂਲ ਦੀ ਵਰਦੀ ਪਹਿਨੇ ਹੋਏ--

ਅਤੇ ਪਿੱਛੇ ਇੱਕ ਮੰਦਿਰ ਦਿਖ ਰਿਹਾ ਹੈ।

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਵਾਟਰ ਪਾਰਕ ਦਿਖ ਰਹੀ ਹੈ।

ਇਸ ਦੇ ਅੰਦਰ ਕਾਫੀ ਫੋਨ ਡੱਬਿਆਂ ਵਿੱਚ ਬੰਦ ਪਏ ਹੋਏ ਹਨ ਅਤੇ ਇੱਕ।

ਅਤੇ ਹੋਰ ਵੀ ਮੂਰਤੀਆਂ ਦਿਖ ਰਹੀਆਂ ਹਨ।

ਅਤੇ ਇਹਨਾਂ ਦੇ ਪਿੱਛੇ ਇੱਕ ਖੇਤ ਵੀ ਦਿਖ ਰਹੇ ਹਨ ਅਤੇ ਸਾਹਮਣੇ ਦਰਖਤ ਵੀ ਲੱਗੇ ਹੋਏ ਹਾਂ--

ਗਰਾਊਂਡ ਦੇ ਅੰਦਰ ਘਾਹ ਦਿੱਖ ਰਿਹਾ ਹੈ।

ਅਤੇ ਇਮਾਰਤ ਦੇ ਪੌੜੀਆਂ ਉੱਤੇ ਜਾਂਦਾ ਇੱਕ ਵਿਅਕਤੀ ਦਿੱਖ ਰਿਹਾ ਹੈ।

ਜਿਸ ਨੇ ਪੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਸੱਜੇ ਖੱਬੇ ਕਾਫੀ ਝਾੜੀਆਂ ਜਿਹੀਆਂ ਬਣੀਆਂ ਹੋਈਆਂ ਹਨ।

ਜਿੱਸ ਦੇ ਅੰਦਰ ਰਖਨਿਆਂ ਵਿੱਚ ਕਾਫੀ ਦਵਾਈਆਂ ਪਾਇਆਂ ਹਨ ਅਤੇ--

ਰਖਨਾ ਦਿੱਖ ਰਿਹਾ ਹੈ ਜਿਸ ਦੇ ਅੰਦਰ ਬੈਠਣ ਵਾਸਤੇ --

ਇਸ ਤਸਵੀਰ ਵਿੱਚ ਸਾਨੂੰ ਕੁਝ ਬ੍ਰਾਂਡ ਨਿਊ ਗੱਡੀਆਂ ਦਿਖਾਈ ਦੇ ਰਹੀਆਂ ਹਨ।

ਘੋੜੇ ਤੇ ਬੈਠਾ ਵਿਅਕਤੀ ਦੀ ਮੂਰਤੀ ਲੱਗੀ ਹੋਈ ਹੈ ਅਤੇ ਕੁਝ ਗੱਡੀਆਂ ਵੀ ਦਿੱਖ ਰਹੀਆਂ ਹਨ।